ਸਤਿ ਸ੍ਰੀ ਅਕਾਲ ਜੀ ਮੈਂ ਅੱਗੇ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਸਮਾਜਿਕ ਸਮੱਸਿਆ ਦੇ ਕਾਰਨਾਂ ਬਾਰੇ ਦੱਸਣਾ

ਸਮਾਜਿਕ, ਆਰਥਿਕ, ਰਾਜਨੀਤਿਕ ਆਦਿ ਸਮੱਸਿਆ ਕਈ ਕਾਰਨ ਕਰਕੇ ਪੈਦਾ ਹੁੰਦੀਆਂ ਹੈ, ਤੇ ਇਹ ਕਈ ਤਰੀਕਿਆਂ ਨਾਲ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦੀਆਂ ਹੈ ਸਮਾਜ ਸ਼ਾਸਤਰ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਸਦੇ ਕਾਰਨਾਂ ਦਾ ਵਿਗਿਆਨਕ ਰੂਪ ਨਾਲ ਕਰਦਾ ਹੈ। ਇਹਨਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਵਿੱਚ ਮਦਦ ਕਰਦਾ ਹੈ ਮਨੁੱਖ ਦੀ ਸਰਵ ਸਰਵਉੱਚਤਾ ਤੇ ਯਗੋਤਾ ਨੂੰ ਸਪਸਟ ਕਰਨਾ, ਸਾਡੇ ਸਮਾਜ ਵਿੱਚ ਕਈ ਪ੍ਰਕਾਰ ਦੇ ਹਨ ਜਿਹੜੇ ਮਨੁੱਖ ਦੇ ਸਮਾਜ ਦੇ ਸੰਬੰਧ ਬਾਰੇ ਦੱਸਦੇ ਹਨ ਸਮਾਜਿਕ ਸਮਝੋਤੇ ਦੇ ਨੇ ਮਨੁੱਖ ਨੂੰ ਜ਼ਿਆਦਾ ਤੇ ਸਮਾਜ ਨੂੰ ਘੱਟ ਮਹੱਤਵ ਦਿੱਤਾ ਹੈ ਦੇ ਸਮੂਹ ਹਨ, ਦਿਮਾਗੀ ਸਿਹਤ, ਸਮਾਜਿਕ ਸਿਹਤ ਸਮਾਜਿਕ ਜੀਵਨ ਵਿੱਚ ਮਨੁੱਖ ਦੀ ਭੂਮੀ ਦੀ ਉਲੰਘਣਾ ਕਰਦਾ ਹੈ ਇੱਥੇ ਆ ਕੇ ਸਮਾਜ ਸ਼ਾਸਤਰ ਨੂੰ ਮਨੁੱਖ ਤੇ ਸਮਾਜ ਦੇ ਸੰਬੰਧਾਂ ਨੂੰ ਸਹੀ ਦ੍ਰਿਸ਼ਟੀਕੋਣ ਪੈ ਪ੍ਰਦਾਨ ਕਰਦਾ ਹੈ ਇਹ ਸਮਾਜ ਵਿੱਚ ਮਨੁੱਖ ਦੇ ਮਹੱਤਵ ਨੂੰ ਸਪਸ਼ਟ ਕਰਦਾ ਹੈ ਸਮਾਜ ਸ਼ਾਸਤਰਾਂ ਦਾ ਗਿਆਨ ਦੇ ਕਾਰਨ ਮਨੁੱਖ ਹੋਰ ਵਿਅਕਤੀਆਂ ਨਾਲ ਰਹਿਣਾ ਦੱਸਣ ਰਹਿਣਾ ਸਿੱਖਣਾ ਹੈ ਅਤੇ ਸਮਾਜ ਸ਼ਾਸਤਰਾਂ ਦੀ ਕਈ ਕਿੰਨੇ ਜ਼ਰੂਰੀ ਹਨ। ਅੱਜ ਦਾ ਸਮਾਜ ਸੁਧਰ ਸੁਧਰ ਰਿਹਾ ਹੈ ਅਤੇ ਇਸ ਉੱਤੇ ਨਿਰਭਰਤਾ ਵੱਧ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਸਮਾਜ ਸ਼ਾਸਤਰ ਵੱਖ ਵੱਖ ਸਮਾਜਾਂ ਦੇ ਸੰਸਕ੍ਰਿਤੀਆਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਰਹਿਣਾ ਅਤੇ ਕਰਨ ਦਾ ਗਿਆਨ ਪ੍ਰਦਾਨ ਕਰਦਾ ਹੈ ਮਨੁੱਖੀ ਸੰਸਕ੍ਰਿਤੀਆਂ ਉੱਤੇ ਸੰਸਕ੍ਰਿਤੀਆਂ ਨੂੰ ਕਰਨਾ, ਸਮਾਜ ਸ਼ਾਸਤਰ ਸਾਨੂੰ ਵੀ ਤਰੀਕੇ ਨਾਲ ਸੰਸਕ੍ਰਿਤੀਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਅੱਜ ਕੱਲ੍ਹ ਇੱਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੱਛਣਾਂ ਨੂੰ ਆਪਣੇ ਰਾਹ ਆਪਣਾ ਰਾਹ ਹਨ ਅਤੇ ਅਸੀਂ ਬਜਾਏ ਹੋ ਕੇ ਹੋਰ ਸੰਸਕ੍ਰਿਤੀਆਂ ਨਾਲ ਅਨੁਕੂਲ ਤੇ ਉਸਦੇ ਲੱਛਣਾਂ ਨੂੰ ਅਪਣਾ ਰਹੇ ਹਨ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਵਿੱਚ ਸਮਾਜ ਵਿਗਿਆਨ ਤੇ ਕਾਫ਼ੀ

ਹੋਈ ਹੈ ਅਤੇ ਸਮਾਜਿਕ ਨੀ ਉਹੀ ਹੈ, ਇਸ ਤਰ੍ਹਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸ਼ਾਸਤਰਾਂ ਦੇ ਵਿਗਿਆਨਕ ਗਿਆਨ ਦੇਣ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਇਸਨੇ ਸਮਾਜਿਕ ਸਮੱਸਿਆਵਾਂ ਨੂੰ ਸਮਝਾਉਣ ਅਤੇ ਸਮਾਜਿਕ ਯੋਜਨਾਵਾਂ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਇਹ ਇਸਨੇ ਕਈ ਸਮਾਜਿਕ ਧਾਰਨਾਵਾਂ ਸੰਬੰਧਿਤ ਸਾਡੇ ਦਿਮਾਗ ਦੇ ਕਈ ਪ੍ਰਕਾਰ ਦੇ ਭਰਮ ਦੂਰ ਕੀਤੇ ਹਨ ਇਸ ਤੋਂ ਇਹ ਸਭ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਆਧੁਨਿਕ ਸਮਾਜ ਸ਼ਾਸਤਰਾਂ ਦਾ ਬਹੁਤ ਮਹੱਤਵ ਹੈ। ਸਮਾਜ ਸ਼ਾਸਤਰਾਂ ਦੀ ਵੱਖ ਵੱਖ ਲੇਖਾਂ ਲਿਖਤਾਂ ਨੇ ਸਮਾਜ ਵਿਗਿਆਨ ਦੀ ਪਰਸਥਿੱਤੀ ਬਾਰੇ ਕਈ ਸ਼ੱਕ ਪੈਦਾ ਕਰ ਦਿੱਤੇ ਹਨ। ਕੀ ਸਮਾਜ ਵਿਗਿਆਨਕ ਕੀ ਇੱਕ ਵਿਗਿਆਨ ਹੈ ਜਾਂ ਨਹੀਂ। ਪਰ ਅਸਲ ਵਿੱਚ ਲੋਕਾਂ ਦੇ ਮਨ ਵਿੱਚ ਵਿਗਿਆਨ ਸ਼ਬਦ ਦਾ ਅਰਥ ਬਾਰੇ ਗ਼ਲਤ ਧਾਰਨਾਵਾਂ ਪੈਦਾ ਹੋ ਗਈਆਂ ਹਨ ਅਸਲ ਵਿੱਚ ਸ਼ਬਦ ਵਿਗਿਆਨ ਨੂੰ engineering ਦੇ ਤਰੀਕੇ ਨਾਲ ਜੋੜ ਦਿੱਤਾ ਜਾਂਦਾ ਹੈ। ਪਰ ਇਸ ਸਭ ਤੋਂ ਪਹਿਲਾਂ ਵਿਗਿਆਨ ਸ਼ਬਦ ਦੇ ਅਰਥਾਂ ਲਿਖਦੇ ਵਿਗਿਆਨੀ ਕੀ ਹਨ ਵਿਗਿਆਨ ਦਾ ਅਰਥ ਆਮ ਤੌਰ ਉੱਤੇ

ਲੜਕਾ ਕਿੱਲਾ ਆਦਿ ਇਕੱਠੇ ਕਰਕੇ ਕਰ ਲੈਂਦੇ ਹਾਂ ਤਾਂ ਕਿ ਇਸ ਇਕੱਠ ਨੂੰ ਨਹੀਂ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਇਸਨੂੰ ਇੱਕ ਖ਼ਾਸ ਤਰੀਕੇ ਨਾਲ ਬਣਾ ਕੇ ਕੇ ਇੱਕ ਅਰਥ ਨਹੀਂ ਦਿੱਤਾ ਜਾਂਦਾ, ਉਹ ਨਹੀਂ ਬਣ ਸਕਦਾ। ਇਸ ਤਰ੍ਹਾਂ ਇਸ ਵਿਸ਼ੇਸ਼ ਤਰਕੀਬ ਜਾਂ ਤਰੀਕੇ ਨੂੰ ਵਿਗਿਆਨਕ ਕਿਹਾ ਜਾਂਦਾ ਹੈ। ਨੂੰ ਕਿਹਾ ਜਾਂਦਾ ਹੈ ਹਰ ਘਟਨਾਵਾਂ ਨੂੰ ਅਸਲ ਵਿਗਿਆਨੀ ਕਿਹਾ ਜਾ ਸਕਦਾ ਹੈ ਜੇਕਰ ਵਿਗਿਆਨਕ ਨਾਲ ਪ੍ਰਾਪਤ ਕੀਤਾ ਗਿਆ ਹੋਵੇ। ਇਸ ਤਰ੍ਹਾਂ ਵਿਗਿਆਨਕ ਕਿਸੇ ਇੱਕ ਜਾਂ ਖ਼ਾਸ ਵਿਸ਼ੇ ਸਮਾਜਕ ਦੀ ਪ੍ਰਗਤੀ ਨਹੀਂ ਹੈ। ਕਿਸੇ ਵੀ ਵਿਸ਼ੇ ਨੂੰ ਵਿਗਿਆਨ ਕਿਹਾ ਜਾ ਸਕਦਾ ਹੈ ਪਰ ਉਸ ਵਿਸ਼ੇ ਸਮਾਜਿਕ ਦਾ ਅਧੀਨ ਵਧੀ ਦੁਆਰਾ ਬਣਾਈ ਜਾ ਸਕਦੀ ਹੈ ਵੱਖ ਵੱਖ ਸਮਾਜਾਂ ਸ਼ਾਸਤਰੀਆਂ ਦੇ ਵਿਗਿਆਨਕ ਸ਼ਬਦਾਂ ਦੇ ਵੱਖ ਵੱਖ ਅਰਥ ਹੁੰਦੇ ਹਨ ਦੇ ਅਨੁਸਾਰ ਸਭ ਵਿਗਿਆਨਕਾਂ ਦੇ ਵਿੱਚ ਇੱਕ ਏਕਤਾ ਸਿਰਫ਼ ਉਹਨਾਂ ਦੀ ਹੀ ਵਿੱਚ ਹੈ ਨਾ ਕਿ ਕਿਸੇ ਵੀ ਵਿੱਚ। ਗਿਲਿਨ ਤੇ ਦੇ ਅਨੁਸਾਰ ਜੇਕਰ ਖੇਤਰ ਵਿੱਚ ਖੋਜ ਕਰਨੀ ਹੋਵੇ ਤਾਂ ਇਸ ਉਸਦੇ ਵੱਲ ਨਿਸ਼ਚਿਤ ਪ੍ਰਕਾਰ ਦੀ ਹੁੰਦੀ ਹੈ, ਵਿਗਿਆਨਕ ਦਾ ਸੰਸ੍ਰਕਿਤ ਮੰਨਿਆ ਜਾਂਦਾ ਹੈ। ਵਿਗਿਆਨਕ ਵ ਵਹੀ ਨੂੰ ਉਹ ਹੁੰਦੀ ਹੈ ਜਿਸ ਵਿੱਚ ਇੱਕ ਸਮੱਸਿਆ ਨੂੰ ਲੈ ਲਿਆ ਜਾਂਦਾ ਹੈ ਉਸ ਨਾਲ ਸੰਬੰਧਿਤ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਦੇ ਨਿਰਮਾਣ ਕੀਤੇ ਜਾ ਸਕਦੇ ਹਨ ਖੇ ਖੋਜ ਨੂੰ ਕਰਕੇ ਸੰਬੰਧਿਤ ਨੂੰ ਇਕੱਠਾ ਕਰ ਲਿਆ ਜਾਂਦਾ ਹੈ, ਨਿਰਮਾਣ ਕਰਕੇ ਰਿਕਾਰਡ ਕੀਤੇ ਜਾਣ ਵਾਲੇ ਵਿਸ਼ੇਸ਼ਣ ਵਿਗਿਆਨਕ ਅਤੇ ਨਤੀਜਿਆਂ ਕੱਢ ਕੇ ਸਭ ਹੱਲ ਕੱਢ ਕੇ ਉਹਨਾਂ ਦੇ ਨਤੀਜਿਆਂ ਬਾਰੇ ਦੁਬਾਰਾ ਪਰਖ ਕੀਤੀ ਜਾਂਦੀ ਹੈ, ਜੇਕਰ ਕੋਈ ਵਿਸ਼ੇਸ਼ ਸਮਾਜਕ ਇਸ ਤਰੀਕੇ ਦਾ ਯੋਜਨ ਕਰਦੀ ਹੈ ਤਾਂ ਉਸ ਵਿਸ਼ੇਸ਼ ਨੂੰ ਅਸੀਂ ਵਿਗਿਆਨ ਕਹਿ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨਕ ਉਹ ਗਿਆਨ ਹੁੰਦਾ ਹੈ ਜੇਕਰ ਜਿਹੜਾ ਕਿ ਇਹ ਹੈ ਕਿ ਅਧਿਐਨ ਕਰਦਾ ਹੈ ਜੋ ਭਵਿੱਖਬਾਣੀ ਕਰ ਸਕਦਾ ਹੈ, ਜਿਹੜਾ ਕਾਰਜ ਕਾਰਨ ਸੰਬੰਧਿਤ ਬਾਰੇ ਦੱਸਦਾ ਹੈ ਜਿਸ ਵਿੱਚ ਵਿਗਿਆਨਕ ਵਿੱਧੀ ਦਾ ਪ੍ਰਯੋਗ ਕਰਕੇ ਨਾ ਕੀਤੀ ਜਾ ਸਕੇ ਅਤੇ ਜਿਸ ਨਤੀਜੇ ਪੂਰਨ ਪਰੀਖਿਆ ਦੀ ਕੁਸਤੀ ਉੱਤੇ ਖਰੇ ਉੱਤਰਨ

ਵਿੱਧੀਆਂ ਨਾਲ ਅਸੀਂ ਦੇਖਦੇ ਹਾਂ ਕਿ ਵਿਗਿਆਨ ਕੀ ਹੁੰਦਾ ਹੈ ਇਹ ਸਭ ਕੁਛ ਵੇਖਣ ਤੋਂ ਬਾਅਦ ਸਤਿ ਸ੍ਰੀ ਅਕਾਲ ਜੀ।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

ਰਾਜਨੀਤੀ ਭਾਰਤ ਦੀ ਰਾਜਨੀਤੀ ਕੇਂਦਰੀ ਸਰਕਾਰ ਕੇਂਦਰੀ ਸਰਕਾਰ ਨੂੰ ਇੱਕ ਅਜਿਹੀ ਰਾਜਨੀਤੀ ਅਥਾਰਿਟੀ ਦੇ ਤੋਰ ਤੇ ਪ੍ਰਵਾਸ਼ਿਤ ਕੀਤਾ ਜਾਂਦਾ ਹੈ ਜੋ ਪੂਰੇ ਦੇਸ਼ ਦਾ ਰਾਸ਼ਟਰ ਦਾ ਸ਼ਾਸਨ ਚਲਾਉਂਦੀ ਹੈ। ਭਾਰਤ ਵਿੱਚ ਦੇਸ਼ ਦੀ ਸਰਕਾਰ ਨੂੰ ਅਧਿਕਾਰਿਕ ਰੂਪ ਵਿੱਚ ਸੰਘੀ ਸਰਕਾਰ ਵਜੋਂ ਜਾਣਿਆ ਜਾਂਦਾ ਹੈ ਇਸ ਨੂੰ ਕੇਂਦਰੀ ਸਰਕਾਰ ਵੀ ਕਿਹਾ ਜਾਂਦਾ ਹੈ ਇਸ ਨੂੰ ਉੰਨੀ ਸੋ ਪੰਜਾਹ ਵਿੱਚ ਭਾਰਤ ਦੇ ਸੰਵਿਧਾਨ ਦੁਆਰਾ। ਸਥਾਪਿਤ ਕੀਤਾ ਗਿਆ ਸੀ ਕੇਂਦਰੀ ਸਰਕਾਰ ਦੇਸ਼ ਦੇ ਅਠਾਈ ਰਾਜਾਂ ਵਿੱਚ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਸ਼ਾਸਿਨਕ ਅਥਾਰਿਟੀ ਹੈ ਜਿਸ ਨੂੰ ਸਮੂਹਿਕ ਰੂਪ ਵਿੱਚ ਭਾਰਤੀ। ਗਣਰਾਜ ਦੇ ਨਾ ਨਾਲ ਨਵਾਜਿਆ ਜਾਂਦਾ ਹੈ ਭਾਰਤ ਦੀ ਕੇਂਦਰੀ ਸਰਕਾਰ ਨਵੀ ਦਿੱਲੀ ਵਿੱਚ ਸਥਿਤ ਹੈ ਜੋ ਕਿ ਦੇਸ਼ ਦੀ ਰਾਜਨਿਤੀ ਹੈ ਸਾਡਾ ਸੰਵਿਧਾਨ ਇਕ ਸੰਘਾਤਮਕ ਢਾਂਚਾ ਮੁਹਈਆ ਕਰਦਾ ਹੈ ਜਿਸ ਵਿੱਚ। ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਕੰਮ ਕਾਜ ਵਿੱਚ ਸਵਤੰਤਰ ਹਨ ਪਰੰਤੂ ਕੁੱਝ ਸੰਕਟ ਕਾਲ ਸਥਿਤੀਆਂ ਸਥਿਤੀਆਂ ਅਤੇ ਔਕੜਾਂ ਦੇ ਸਮਿਆਂ ਵਿੱਚ ਕੁੱਝ ਸ਼ਰਾਪ ਸਮਿਤ ਫੈਂਸਲੇ। ਲਏ ਜਾਂਦੇ ਹਨ ਸਰਵ ਸਮਿਤ ਫੈਂਸਲੇ ਲਏ ਜਾਂਦੇ ਹਨ ਜਿੰਨਾ ਦੁਆਰਾ ਕੇਂਦਰੀ ਸਰਕਾਰ ਦੁਆਰਾ ਦੇਸ਼ ਦਾ ਕੋਮੀ ਹਿੱਤ ਸੁਤੰਤਰ ਜਾਂ ਨਿਰਦੇਸ਼ਕ ਕੀਤਾ ਜਾਂਦਾ ਹੈ।

ਖੰਡਾ ਵਿੱਚ ਵੰਡੀ ਹੋਈ ਹੈ ਸਰਕਾਰ ਦੇ ਹਰੇਕ ਵਿਭਾਗ ਅਤੇ ਸ਼ਕਤੀਆਂ ਵੱਖ ਵੱਖ ਹਨ ਦੇਸ਼ ਦੇ ਕੰਮ ਕਾਜ ਨੂੰ ਸੁਚੱਜਾ ਢੰਗ ਨਾਲ ਚਲਾਉਣ ਲਈ ਹਰੇਕ ਵਿਭਾਗਾਂ ਨੂੰ। ਜਿੰਮੇਵਾਰੀਆਂ ਅਤੇ ਭੂਮੀਕਾਵਾਂ ਵੰਡੀਆਂ ਹੋਇਆ ਹਨ ਕਾਰਜਪਾਲਿਕਾ ਰਾਸ਼ਟਰਪਤੀ ਉਪਰਾਸ਼ਟਰਪਤੀ ਅਤੇ ਕੈਬੀਨੇਟ ਮੰਤਰੀ ਵਿਧਾਨਪਾਲਿਕਾ ਸੰਸਦ ਲੋਕਸਭਾ ਅਤੇ ਰਾਜਸਭਾ। ਵਿਧਾਨਪਾਲਿਕਾ ਨਿਆਂਪਾਲਿਕਾ ਭਾਰਤ ਦੀ ਸੁਪਰੀਮ ਕੋਰਟ ਰਾਜ ਪੱਧਰ ਅਤੇ ਹਾਈ ਕੋਰਟ ਜ਼ਿਲ੍ਹਾ ਪੱਧਰ ਉੱਤੇ ਜ਼ਿਲ੍ਹਾ ਅਦਾਲਤਾਂ ਅਤੇ ਸੈਸ਼ਨਾਂ ਅਦਾਲਤਾਂ ਲੋਕਸਭਾ। ਜਿਸਦੇ ਹੇਠਲੇ ਸਦਨ ਨੂੰ ਲੋਕਸਭਾ ਕਿਹਾ ਜਾਂਦਾ ਹੈ ਇਸ ਨੂੰ ਹਰਮਨ ਪਿਆਰਾ ਸਦਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਮੇਂਬਰ ਪ੍ਰਤੱਖ ਤੋਰ ਤੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ ਲੋਕਸਭਾ ਦੀ ਰਚਨਾ। ਆਰੰਭ ਵਿੱਚ ਲੋਕਸਭਾ ਦੀਆ ਸੰਖਿਆ ਪੰਜ ਸੋ ਨਿਸ਼ਚਿਤ ਕੀਤੀ ਗਈ ਸੀ ਪਰੰਤੂ ਉੰਨੀ ਸੋ ਛਪੰਜਾ ਵਿੱਚ ਸਵਿਧਾਨ ਦੀ ਸੱਤਵੀ ਸੋਧ ਰਾਹੀਂ ਗਿਣਤੀ ਪੰਜ ਸੋ। ਦੀ ਉੱਨੀ ਸੋ ਤਰੇਹਟ ਵਿੱਚ ਚੋਦਵੀ ਸਦੀ ਰਾਹੀਂ ਪੰਜ ਸੋ ਪੱਚੀ ਅਤੇ ਉੰਨੀ ਸੋ ਤਿਹੱਤਰ ਵਿੱਚ ਕੀਤੀ ਗਈ ਪੱਚੀਵੀ ਸੋਦ ਰਾਹੀਂ ਇਹ ਗਿਣਤੀ ਪੰਜ ਸੋ ਪੰਤਾਲੀ ਨਿਸ਼ਚਿਤ ਕਰ ਦਿੱਤੀ ਗਈ ਉੰਨੀ ਸੋ ਛਿਅਤਰ ਦੇ ਵਿੱਚ ਕੀਤੀ ਗਈ ਬਿਆਲੀ ਬਿਆ।

ਦੋ ਸੋ ਛੱਬੀ ਤਕ ਨਿਸ਼ਚਿਤ ਕਰ ਦਿੱਤੀ ਗਈ ਹੈ ਭਾਵ ਦੋ ਹਜ਼ਾਰ ਛੱਬੀ ਤੱਕ ਲੋਕਸਭਾ ਦੇ ਮੈਂਬਰਾਂ ਦੀ ਵਰਤਮਾਨ ਸੰਖਿਆ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਸੀਟਾਂ ਰਾਖਵੀਆਂ ਰੱਖਣ ਦਾ ਰੱਖਣ ਦੀ ਵਿਵਸਥਾ। ਭਾਰਤ ਦੇ ਸੰਵਿਧਾਨ ਅਨੁਸਾਰ ਅਨੁਚਿਤ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ। ਜਨਜਾਤੀਆਂ ਨੂੰ ਉਚਿੱਤ ਪ੍ਰਤੀਨਿਧਤਾ ਦੇਣ ਲਈ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ ਪਹਿਲਾਂ ਇਹ ਵਿਵਸਥਾ ਸੰਵਿਧਾਨ ਦੇ ਲਾਗੂ ਹੋਣ ਦੇ ਦਸ ਸਾਲ ਤੱਕ ਦੇ ਸਮੇਂ ਲਈ ਹੀ ਕੀਤੀ ਗਈ ਸੀ ਪਰੰਤੂ ਸਮੇਂ ਸਮੇਂ।

ਸੀਟਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਪੰਤਾਲੀ ਸੀਟਾਂ ਰਾਖਵੀਆਂ ਹਨ ਮਈ ਦੋ ਹਜ਼ਾਰ ਤੇਈ ਨੂੰ ਮੰਤਰੀ ਮੰਡਲ ਦੁਆਰਾ ਲ਼ਏ ਗਏ। ਫੈਂਸਲੇ ਦੋ ਹਜ਼ਾਰ ਇੱਕ ਵਿੱਚ ਕੀਤੀ ਗਈ ਜਨਗਣਨਾ ਦੇ ਅਧਾਰ ਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਾਣ ਜਨਜਾਤੀਆਂ ਲਈ ਰੱਖੀਆਂ ਗਈਆਂ ਰਾਖਵੀਆਂ ਸੀਟਾਂ ਦੇ ਅਨੁਪਾਤ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਵਜੋਂ। ਰੱਖੀਆਂ ਸੀਟਾਂ ਦੀ ਗਿਣਤੀ ਵਿੱਚ ਸੱਤ ਸੀਟਾਂ ਦਾ ਵਾਧਾ ਕੀਤਾ ਗਿਆ ਸੀ ਰਾਜਸਭਾ ਰਾਜਸਭਾ ਸੰਘੀ ਸੰਸਦ ਦਾ ਉਪਰਾਲਾ ਹੈ ਇਹ ਵੱਖ ਵੱਖ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ। ਰਾਜਸਭਾ ਦੀ ਰਚਨਾ ਸੰਵਿਧਾਨ ਦੀ ਧਾਰਾ ਐੱਸ ਸੀ ਅਧੀਨ ਰਾਜਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਦੋ ਸੋ ਪੰਜਾਹ ਨਿਸ਼ਚਿਤ ਕੀਤੀ ਗਈ ਹੈ ਜਿੰਨ੍ਹਾ ਵਿੱਚੋ ਦੋ ਸੋ ਅੱਠਤੀ ਮੈਂਬਰ ਰਾਜਾਂ ਅਤੇ ਕੇਂਦਰੀ।

ਨਿਯੁਕਤ ਕਿੱਤੇ ਜਾਂਦੇ ਹਨ ਵਰਤਮਾਨ ਰਾਜਸਭਾ ਦੇ ਮੈਂਬਰਾਂ ਦੀ ਗਿਣਤੀ ਦੋ ਸੋ ਪੰਤਾਲੀ ਹੈ ਜਿਹਨਾਂ ਵੱਲੋਂ ਦੋ ਸੋ ਤੈਤੀ ਮੈਂਬਰਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਹਨ ਅਤੇ ਬਾਰਾਂਹ। ਮੈਂਬਰਾਂ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ ਭਾਰਤ ਦਾ ਰਾਸ਼ਟਰਪਤੀ ਭਾਰਤ ਵਿੱਚ ਮੰਤਰੀ ਮੰਡਲ ਪ੍ਰਣਾਲੀ ਦਾ ਸ਼ਿਕਾਰ ਹੋਣਾ।

ਇਸ ਵਿੱਚ ਸੰਸਦ ਦੇ ਦੋਵੇ ਸਦਨਾਂ ਦੇ ਚੁਣੇ ਮੈਂਬਰ ਅਤੇ ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਸ਼ਾਮਿਲ ਹੋਣਗੇ ਰਾਸ਼ਟਰਪਤੀ ਦੇ ਚੋਣ ਅਨੁਮਾਤਿਕ। ਅਨੁਪਾਥਿਕ ਪ੍ਰਤੀਨਿਧਤਾ ਦੀ ਇੱਕ ਕੇਰੀ ਬਦਲੀ ਵੋਟ ਪ੍ਰਣਾਲੀ ਦੁਆਰਾ ਗੁਪਤ ਵੋਟ ਦੇ ਅਧਾਰ ਤੇ ਕੀਤੀ ਜਾਂਦੀ ਹੈ ਪ੍ਰਧਾਨਮੰਤਰੀ ਭਾਰਤ ਵਿੱਚ ਮੰਤਰੀ ਮੰਡਲ ਪ੍ਰਣਾਲੀ ਸਰਕਾਰ ਹੋਣ ਕਰਕੇ . ਭਾਰਤ ਦੀ ਜਾ ਪ੍ਰਧਾਨਮੰਤਰੀ ਦੀ ਸਥਿਤੀ ਬਹੁਤ ਮਹੱਤਵਪੂਰਨ ਹੈ ਅਸੀਂ ਪੜ੍ਹਿਆ ਹੈ ਕਿ ਮੰਤਰੀ ਮੰਡਲ ਪ੍ਰਨਾਲੀ ਦੀ ਸਰਕਾਰ ਵਿੱਚ ਨਾਮੰਤਰ ਅਤੇ ਵਾਸਤਵਿਕ ਕਾਰਜ ਸਾਧਕ ਮੁੱਖੀ ਵਿੱਚ ਅੰਤਰ ਕੀਤਾ ਜਾਂਦਾ ਹੈ। ਰਾਜ ਦੇ ਮੁੱਖੀਆ ਨਾ ਮਾਤਰ ਦੇ ਕਾਰਜ ਸਾਧਕ ਮੁੱਖੀ ਦਾ ਭੂਮਿਕਾ ਨਿਭਾਉਂਦਾ ਹੈ ਜਦ ਕਿ ਮੰਤਰੀ ਮੰਡਲ ਜਿਸ ਦਾ ਕਿ ਮੁੱਖੀ ਪ੍ਰਧਾਨਮੰਤਰੀ ਹੁੰਦਾ ਹੈ ਵਾਸਤਵਿਕ ਕਾਰਜ ਸਾਧਕ ਮੁੱਖੀ ਦਾ . ਭੂਮਿਕਾ ਨਿਭਾਉਂਦਾ ਹੈ ਅਸਲ ਵਿੱਚ ਸਮੁੱਚਾ ਰਾਜ ਪ੍ਰਬੰਧਕ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਹੀ ਘੁਮੰਦਾ ਹੈ ਅਤੇ ਰਾਜ ਪ੍ਰਬੰਧਕ ਦਾ ਵੀ ਕੋਈ ਅਜਿਹਾ ਕਾਰਜ ਨਹੀਂ ਜਿਹੜਾ ਕਿ ਉਸਦੀ ਦੀ ਇੱਛਾ ਦੇ ਵਿਰੁੱਧ ਕੀਤਾ ਜਾ ਸਕੇ ਰਾਜਪਾਲ ਰਾਜਪਾਲ ਰਾਜ ਦਾ ਮੁੱਖ। ਕਾਰਜ ਸਾਧਕ ਮੁੱਖੀ ਹੈ ਅਤੇ ਸੰਵਿਧਾਨ ਦੇ ਧਾਰਾ ਇੱਕ ਸੋ ਤਰਵੰਜਾ ਅਧੀਨ ਵਿਵਸਥਾ ਕੀਤੀ ਗਈ ਹੈ ਹਰ ਰਾਜ ਦਾ ਇੱਕ ਰਾਜਪਾਲ ਹੋਵੇਗਾ ਸੰਵਿਧਾਨ ਦੀ ਧਾਰਾ ਇੱਕ ਸੋ ਤਰਵੰਜਾ ਅਧੀਨ ਵਿਵਸਥਾ। ਕੀਤੀ ਗਈ ਹੈ ਕਿ ਦੋ ਜਾ ਦੋ ਤੋਂ ਵੱਧ ਰਹੇ ਰਾਜਪਾਲਾਂ ਦਾ ਸਾਂਝਾ ਰਾਜਪਾਲ ਵੀ ਨਿਯੁਕਤ ਕੀਤਾ ਗਿਆ ਹੈ ਇਸ ਵਿਵਸਥਾ ਦੇ ਅਧੀਨ ਅੱਜਕਲ੍ਹ ਅਸਾਮ ਅਤੇ ਮੇਘਾਲਿਆ ਦਾ ਸਾਂਝਾ ਰਾਜਪਾਲ ਹੈ ਸੰਵਿਧਾਨ ਦੀ ਧਾਰਾ ਇੱਕ ਸੋ ਚਰਵੰਜਾ। ਇੱਕ ਸੋ ਚਰਵੰਜਾ ਇਸ ਦੇ ਅਨੁਸਾਰ ਰਾਜ ਵਿੱਚ ਸਮੁੱਚੀਆਂ ਕਾਰਜ ਸਾਧਕੀ ਸ਼ਕਤੀਆਂ ਰਾਜਪਾਲ ਕੋਲ ਹੋਣਗੀਆਂ ਜਿਨ੍ਹਾਂ ਦਾ ਪ੍ਰਯੋਗ ਸੰਵਿਧਾਨ ਦੀਆ ਧਾਰਾਂਵਾਂ ਅਨੁਸਾਰ ਜਾਂ ਤਾਂ ਉਹ ਆਪ ਕਰੇਗਾ ਜਾ ਆਪਣੇ ਅਧੀਨ।

ਨਿਭਾਉਂਦਾ ਹੈ ਅਤੇ ਉਸਦੀਆਂ ਸ਼ਕਤੀਆਂ ਦਾ ਪ੍ਰਯੋਗ ਮੰਤਰੀ ਪਰਿਸ਼ਦ ਦੁਆਰਾ ਕੀਤਾ ਜਾਂਦਾ ਹੈ। ਮੁੱਖਮੰਤਰੀ ਕੇਂਦਰ ਵਿੱਚ ਪ੍ਰਧਾਨਮੰਤਰੀ ਦੀ ਤਰ੍ਹਾਂ ਹੀ ਰਾਜਾਂ ਵਿੱਚ ਮੁੱਖ ਮੰਤਰੀ ਲੋਕਾਂ ਦਾ ਹਰਮਨ ਪਿਆਰਾ ਨੇਤਾ ਹੁੰਦਾ ਹੈ। ਮੁੱਖਮੰਤਰੀ ਵਿਧਾਨ ਸਭਾ ਵਿੱਚ ਬਹੁ ਸਮਿਤੀ ਪਾਰਟੀ ਦਾ ਨੇਤਾ ਹੋਣ ਕਰਕੇ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ। ਅਤੇ ਰਾਜਪਾਲ ਦੀਆਂ ਸਮੁੱਚੀ ਕਾਰਜ ਸਾਧਕ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ।

ਮੁੱਖ ਮੰਤਰੀ ਦੀ ਨਿਯੁਕਤੀ ਦੀ ਸੰਵਿਧਾਨ ਦੀ ਧਾਰਾ ਇੱਕ ਸੋ ਚੌਂਹਠ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਦੁਆਰਾ ਕੀਤਾ ਜਾਂਦੀ ਹੈ ਪਰੰਤੂ ਵਿਭਾਗ ਵਿੱਚ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਭਾਰਤ ਦੀ ਸਰਵ ਉੱਚ ਅਦਾਲਤ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਹੈ ਜਿਸ ਦਾ ਉਦਘਾਟਨ ਛੱਬੀ ਜਨਵਰੀ ਉੰਨੀ ਸੋ ਪੰਜਾਹ ਨੂੰ ਵਿੱਤਮਾਨ ਸੰਵਿਧਾਨ ਦੇ ਲਾਗੂ ਕੀਤੇ ਜਾਣ ਦੇ ਨਾਲ ਹੀ ਕੀਤਾ ਜਾਵੇਗਾ ਕੀਤਾ ਗਿਆ। ਸੁਪਰੀਮ ਕੋਰਟ ਦੀ ਰਚਨਾ ਸੰਵਿਧਾਨ ਦੀ ਧਾਰਾ ਇੱਕ ਸੋ ਚੌਵੀ ਅਤੇ ਇੱਕ ਸੋ ਸੰਤਾਲੀ ਤੱਕ ਸੁਪਰੀਮ ਕੋਰਟ ਦੀ ਰਚਨਾ ਅਤੇ ਇਸਦੇ ਕਾਰਜਾਂ ਦਾ ਵੰਡ ਕੀਤਾ ਗਿਆ ਹੈ ਆਰੰਭ ਵਿੱਚ ਸੁਪਰੀਮ ਕੋਰਟ ਦਾ ਇੱਕ ਮੱਖ ਜੱਜ। ਅਤੇ ਸੱਤ ਹੋਤ ਜਜਾਂ ਦੀ ਵਿਵਸਥਾ ਕੀਤੀ ਗਈ ਸੀ ਜੱਜਾਂ ਦੀ ਨਿਯੁਕਤੀ ਸੰਵਿਧਾਨ ਦੀ ਧਾਰਾ ਇੱਕ ਸੋ ਚੋਵੀ ਅਨੁਸਾਰ ਸੁਪਰੀਮ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਰਾਸਟਰਪਤੀ ਦੁਆਰਾ।

ਰਾਜ ਦੀ ਉੱਚ ਅਦਾਲਤ ਹੈ ਅਤੇ ਸੰਵਿਧਾਨ ਦੀ ਧਾਰਾ ਦੋ ਸੋ ਚੌਦਾਂ ਤੋਂ ਲੈ ਕੇ ਦੋ ਸੀ ਇੱਕਤੀ ਤੱਕ ਹਾਈ ਕੋਰਟ ਦੇ ਸੰਘਰਸ਼ਨਾ ਅਤੇ ਸ਼ਕਤੀਆਂ ਦਾ ਵਰਨਣ ਕੀਤਾ ਗਿਆ ਹੈ ਸੰਵਿਧਾਨ ਦੀ ਧਾਰਾ। ਦੋ ਸੋ ਚੌਦਾਂ ਅਧੀਨ ਵਿਵਸਥਾ ਕੀਤੀ ਗਈ ਹੈ ਹਰ ਰਾਜ ਵਿੱਚ ਇੱਕ ਉੱਚ ਅਦਾਲਤ ਹੋਵੇਗੀ ਪਰੰਤੂ ਸੰਵਿਧਾਨ ਦੀ ਧਾਰਾ ਦੋ ਸੋ ਪੱਚੀ ਅਨੁਸਾਰ ਰਾਜ ਦੀ ਇੱਕ ਸਰਵੋੱਚ ਅਦਾਲਤ ਹੋਵੇਗੀ ਪਰੰਤੂ। ਸੰਵਿਧਾਨ ਦੀ ਧਾਰਾ ਦੋ ਸੋ ਇਕੱਤੀ ਅਨੁਸਾਰ ਸੰਸਦ ਕ਼ਾਨੂੰਨ ਦੁਆਰਾ ਦੋ ਜਾ ਦੋ ਤੋਂ ਵੱਧ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਾਂਝੀ ਹਈ ਕੋਰਟ ਦੀ ਵਿਵਸਥਾ ਕਰ ਸਕਦੀ ਹੈ ਉਦਹਾਰਣ ਵਜੋਂ। ਪੰਜਾਬ ਹਾਰਿਆਣਾ ਅਤੇ ਯੂਪੀ ਚੰਡੀਗੜ੍ਹ ਲਈ ਸਾਂਝੀ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ ਇਸ ਤਰ੍ਹਾਂ ਆਸਾਮ ਨਾਗਾਲੈਂਡ ਮਨੀਮੋਰ ਮਨੀਪੁਰ ਮੇਘਾਲਿਆ ਮਿਜ਼ੋਰਮ। ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਵਿੱਚ ਵੀ ਸਾਂਝੀ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ ਅਸਾਮ ਨਾਗਾਲੈਂਡ ਮਨੀਪੁਰ ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਤ੍ਰਿਪੁਰਾ ਵਿੱਚ ਵੀ। ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜੋ ਕਿ ਬਾਦਲ ਦੇ ਮਰਨ ਉੱਤੇ ਅਫਸੋਸ ਕਰਨ ਗਿਆ ਸੀ